ਇਸ ਤਸਵੀਰ ਵਿੱਚ ਸਾਹਮਣੇ ਇਕ ਬਹੁਤ ਵੱਡਾ ਹਾਲ ਦਿਖਾਈ ਦੇ ਰਿਹਾ ਹੈ ਬਹੁਤ ਸਾਰੀਆਂ ਲਾਈਟਸ ਲੱਗੀਆਂ ਹੋਈਆਂ ਹਨ।

ਅਤੇ ਕੁੱਛ ਊਪਰ ਕੱਪੜੇ ਡਾਲੇ ਹੋਏ ਹਨ ਕੱਪ ਰੱਖੇ ਹਨ।

ਸਾਮਣੇ ਬਹੁਤ ਸਾਰਾ ਹਨੇਰਾ_ਹਨੇਰਾ ਹੈ ਅਤੇ ਕੁਛ ਗਰਿੱਲਸ ਲੱਗੀਆਂ ਹੋਈਆਂ ਹਨ ਟੇਡੀਆਂ ਅਤੇ ਸਾਹਮਣੇ ਕੁਝ ਟੇਬਲ ਪਏ ਹੋਏ ਹਨ ਸਕੂਲ ਪਏ ਹੋਏ ਹਨ।

ਸਾਹਮਣੇ ਇੱਕ ਖੁੱਲਾ ਗਰਾਊਂਡ ਨਜ਼ਰ ਆ ਰਿਹਾ ਹੈ। ਬਹੁਤ ਸਾਰੇ ਘੋੜੇ ਹਨ।

ਬਲੈਕ ਕਲਰ ਦੀਆਂ ਕੁਰਸੀਆਂ ਹਨ ਵਾਈਟ ਕਲਰ ਦੇ ਟੇਬਲ ਹਨ ਦੀਵਾਰ ਉੱਪਰ ਤਸਵੀਰਾਂ ਲੱਗੀਆਂ ਹੋਈਆਂ ਹਨ।

ਇਕ ਬਲੂ ਕਲਰ ਦਾ ਟਰੈਕਟਰ ਹੈ ਇੱਕ ਯੈਲੋ ਅਤੇ ਔਰੰਜ ਕਲਰ ਦਾ ਇੱਕ ਰੈਡ ਕਲਰ ਦਾ ਹੈ।

ਅਤੇ ਬਹੁਤ ਸਾਰੀਆਂ ਲਾਈਟ ਲੱਗਿਆ ਹੋਇਆ ਹਨ ਮੰਜੇ ਲੱਗੇ ਹੋਏ ਹਨ ਬਹੁਤ ਸਾਰੀਆਂ ਕੁਰਸੀਆਂ ਪਾਇਆ ਹੋਈਆਂ ਹਨ।

ਸਾਹਮਣੇ ਇੱਕ ਸੜਕ ਦਿਖਾਈ ਦੇ ਰਹੀ ਹੈ ਸਾਹਮਣੇ ਬਹੁਤ ਸਾਰੀਆਂ ਬਿਲਡਿਗਾਂ ਦਿਖਾਈ ਦੇ ਰਹੀਆਂ ਹਨ ਬਹੁਤ ਸਾਰੇ ਦ੍ਰਖਤ ਲੱਗੇ ਹੋਏ ਹਨ ਕੁਛ ਗੱਡੀਆਂ ਹਨ ਖੜੀਆਂ ਹਨ।

ਇੱਕ ਬੱਸ ਖੜੀ ਹੈ ਅ ਤੇ ਬਿਲਡਿੰਗ ਵਿੱਚ ਬਹੁਤ ਸਾਰੀ ਖਿੜਕੀਆਂ ਹਨ ਬਹੁਤ ਸਾਰੇ ਅ ਦਰੱਖਤ ਹਨ।

ਬਹੁਤ ਨਿੱਕੇ ਨਿੱਕੇ ਘਾਸ ਵੀ ਨਜਰ ਆ ਰਹੇ ਹਨ ਕੁਛ ਭੂਰੇ ਨਜਰ ਆ ਰਹੇ ਹਨ।

ਸਾਹਮਣੇ ਦੋ ਪੁਲਿਸ ਵਾਲੇ ਦਿਖਾਈ ਦੇ ਰਹੇ ਹਨ ਇੱਕ ਲੇਡੀਜ ਖੜੀ ਹੈ।

ਇੱਕ ਟੇਬਲ ਪਿਆ ਹੋਇਆ ਹੈ ਅਤੇ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ ਲੈਬਸ ਬਹੁਤ ਸਾਰੀਆਂ ਪਈਆਂ ਹੋਈਆਂ ਹਨ।

ਅਤੇ ਸਾਹਮਣੇ ਹੋਰ ਵੀ ਪਿੱਛੇ ਸ਼ੋਪਸ ਹਨ ਸ਼ਟਰ ਲੱਗੇ ਹੋਏ ਹਨ ਕੁਝ ਲੋਕ ਖੜੇ ਹਨ ਬਹੁਤ ਸਾਰੇ ਮੋਟਰਸਾਈਕਲ ਲੱਗੇ ਹੋਏ ਹਨ।